ਪਰ ਜ਼ਿਆਦਾਤਰ ਵਿਦਵਾਨਾਂ ਦੇ ਗੁਰੂ ਸਾਹਿਬ ਦਾ ਵਿਰੋਧ ਕਰਨ ਲਈ ਗੁਰੂ ਗੋਇੰਦਵਾਲ ਦੇ ਸ਼ਾਂਚੇ ਖੂਹ ਤੋਂ ਸਿੱਖਾਂ ਨੂੰ ਪਾਣੀ ਭਰਨ ਦੀ ਮਨਾਹੀ ਕਰ ਦਿੱਤੀ। ਉਹਨੇ ਸਿੱਖਾਂ ਦੇ ਘੜੇ ਭੰਨਣੇ, ਭੰਨ ਦੇਣੇ। ਸਿੱਖਾਂ ਨੂੰ ਬੁਰੀ ਨਜ਼ਰ ਨਾਲ ਦੇਖਿਆ ਜਾਣ ਲੱਗਾ। ਗੁਰੂ ਸਾਹਿਬ ਜੀ ਨੇ ਭਾਈ ਸਾਨੂੰ ਕਾਇਮ ਰੱਖਦਿਆਂ ਹੋਇਆਂ, ਇਸ ਵਿਤਕਰੇ ਨੂੰ ਖਤਮ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ ਪੰਦਰਾ ਸੌ ਉਨਾਹਠ ਈਸਵੀ ਵਿੱਚ ਚੁਰਾਸੀ ਪੌੜੀਆਂ ਵਾਲੀ ਬਾਊਲੀ ਬਣਾਈ। ਜਿਸ ਵਿੱਚ ਹਰ ਇੱਕ ਨੂੰ ਪਾਣੀ ਭਰਨ, ਇਸ਼ਨਾਨ ਕਰਨ ਦੀ ਖੁੱਲ੍ਹ ਸੀ। ਬਾਈ ਮੰਜ਼ੀਆਂ ਦੀ ਸਥਾਪਨਾ - ਗੁਰੂ ਅਮਰਦਾਸ ਜੀ ਨੇ ਆਪਣੀ ਪ੍ਰਵਾਨਗੀ ਹੇਠ ਪ੍ਰਚਾਰਕ ਮੰਜ਼ੀਆਂ ਸਥਾਪੀਆਂ। ਸਿੱਖਾਂ ਵਿੱਚ ਇਹਨਾ ਜੀਆਂ ਦਾ ਸਤਿਕਾਰ ਹੁੰਦਾ ਸੀ ਅਤੇ ਇਹ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਦੇ ਸਨ। ਸਿੱਖ ਸੰਗਤਾਂ ਦੀ ਗਿਣਤੀ ਵੱਧਣ ਕਰਕੇ ਐਸਾ ਕਰਨਾ ਜ਼ਰੂਰੀ ਹੋ ਗਿਆ ਸੀ। ਸ਼੍ਰੀ ਅੰਮ੍ਰਿਤਸਰ ਤੋਂ ਪਹਿਲਾਂ, ਗੋਇੰਦਵਾਲ ਸਾਹਿਬ ਸਿੱਖੀ ਦਾ ਮੁੱਖ ਕੇਂਦਰ ਸੀ। ਗੁਰੂ ਅਮਰਦਾਸ ਜੀ ਨੇ ਸਾਰੀ ਸਿੱਖ ਵਸੋਂ ਦੇ ਇਲਾਕਿਆਂ ਨੂੰ ਬਾਈ ਹਿੱਸਿਆਂ ਵਿੱਚ ਵੰਡਿਆ ਅਤੇ ਇਸ ਤਰ੍ਹਾਂ ਬਾਈ ਮੰਜ਼ੀਆਂ ਦੀ ਸਥਾਪਨਾ ਕੀਤੀ।

ਭਾਈ ਗੰਗੂ ਸ਼ਾਹ, ਭਾਈ ਲਾਲੂ ਵੈਦ ਅਤੇ ਮੱਥੋ ਮਰਾਰੀ ਪਤਨੀ ਅਤੇ ਪਤਨੀ ਦੇ ਨਾਮ ਸਿੱਖ ਇਤਿਹਾਸ ਵਿੱਚ ਉੱਘੇ ਹਨ। ਮਾਝੇ ਦੇ ਪਿੰਡਾਂ ਵਿੱਚ ਗੁਰੂ ਜੀ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਤੇ ਪੰਦਰਾਂ ਸੌ ਸੱਤਰ ਵਿੱਚ ਕੁੱਝ ਪਿੰਡਾਂ ਦੇ ਸਰਪੰਚਾਂ ਦੇ ਸਾਹਮਣੇ ਇੱਕ ਮੋੜ੍ਹਵੀ ਗੱਡਵਾ ਕੇ ਇਸ ਪਿੰਡ ਦਾ ਨਾਮ ਗੁਰੂ ਚੱਕ ਰੱਖ ਦਿੱਤਾ। ਜੋ ਜੋਤੀ ਜੋਤ- ਆਪ ਜੀ ਨੇ ਸਤਾਰਾਂ ਅੰਗਾਂ ਵਿੱਚ ਬਾਣੀ ਦੀ ਰਚਨਾ ਕੀਤੀ। ਜਿੰਨ੍ਹਾ ਨੂੰ ਪੜ੍ਹਕੇ ਗੁਰੂ ਸੰਗਤਾਂ ਹਮੇਸ਼ਾ ਸੇਧ ਲੈਂਦੀਆਂ ਰਹਿਣਗੀਆਂ।

ਆਪ ਜੀ ਜਨਮ ਚੋਦਾਂ ਸੌ ਉਨਾਸੀ ਨੂੰ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਤੇਜ਼ਭਾਨ ਜੀ ਭਾਨ ਸੀ ਅਤੇ ਮਾਤਾ ਦਾ ਨਾਮ ਸੁਲੱਖਣੀ ਸੀ। ਆਪ ਜੀ ਦੇ ਚਾਰ ਭਰਾ ਸਨ। ਆਪ ਜੀ ਸਭ ਤੋਂ ਵੱਡੇ ਸੀ। ਆਪ ਜੀ ਦਾ ਵਿਆਹ ਬੀਬੀ ਰਾਮ ਕੌਰ ਨਾਲ ਹੋਇਆ। ਆਪ ਜੀ ਦੇ ਚਾਰ ਨਿਆਣੇ ਸਨ। ਮੋਹਨ ਜੀ, ਮੋਹਰੀ ਜੀ, ਬੀਬੀ ਦਾਨੀ ਅਤੇ ਬੀਬੀ ਭਾਨੀ ਜੀ। ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ- ਸ਼੍ਰੀ ਗੁਰੂ ਸਸਰੀਕਕਾਲ ਜੀ, ਮੈਂ ਆਪਣਾ ਵੰਸ਼ੀਕਾਲ ਤੁਹਾਡੇ ਸਾਹਮਣੇ ਪੰਜਾਬੀ ਦਾ topic start ਕਰਨ ਜਾ ਰਹੀ ਹਾਂ, ਜਿਸਦਾ ਨਾਮ ਹੈ ਪੰਜਾਬੀ ਵਿਆਕਰਨ ਮਹੱਤਤਾ ਅਤੇ ਬੁਨਿਆਦੀ ਤੱਤ। ਮਨੁੱਖ ਮਨੁੱਖਾ ਜੀਵਨ ਵਿੱਚ ਭਾਸ਼ਾ ਦਾ ਸਥਾਨ ਬਹੁਤ ਹੀ ਮਤਵਪੂਰਨ ਹੈ। ਭਾਸ਼ਾ ਪਸ਼ੂ ਹੋਣ ਦੇ ਕਾਰਣ ਹੀ ਮਨੁੱਖ ਸਮਾਜਿਕ ਪਸ਼ੂ ਬਣਨ ਦੇ ਯੋਗ ਹੈ। ਹੋ ਸਕਿਆ ਹੈ। ਗਿਆਨ ਵਿਗਿਆਨ ਦੇ ਖੇਤਰ ਵਿੱਚ ਮਨੁੱਖਾ ਦ੍ਵਾਰਾ ਜੋ ਵੀ ਪ੍ਰਾਪਤੀ ਕੀਤੀਆਂ ਗਈਆਂ ਹਨ ਉਹਨਾਂ ਸਭਨਾਂ ਦਾ ਮੂਲ਼ ਅਧਾਰਤ ਭਾਸ਼ਾ ਹੀ ਹੈ। ਜਿਸ ਦ੍ਰਿਸ਼ਟੀ ਤੋਂ ਭਾਸ਼ਾ ਨੂੰ ਵੱਖ-ਵੱਖ ਵੱਖ-ਵੱਖ ਰਾਹੀਆਂ ਨੂੰ ਸਭਨਾ ਦਾ ਮੂਲ਼ ਅਧਾਰ ਕਿਹਾ ਜਾਂਦਾ ਹੈ। ਦਰਅਸਲ ਭਾਸ਼ਾ ਦੇ ਮਧਿਅਮ ਨਾਲ ਹੀ ਮਨੁੱਖ ਨੂੰ ਨੇ ਗਿਆਨ ਦੀ ਸੰਭਾਲ ਗਿਆਨ ਦੇ ਸੰਚਾਰ ਅਤੇ ਗਿਆਨ ਵਿੱਚ ਮਾਦੇ ਦੇ ਬੰਨਦੇ ਮਿਲੇ ਕਾਰਜ ਨਿਭਾ ਸਕਣ ਦੀ ਸਮਰੱਥਾ ਪ੍ਰਾਪਤ ਕੀਤੀ ਹੈ। ਇਸੇ ਲਈ ਅਹ ਰਿੱਗ

ਧੁਨੀਆਤਮਕ ਅਤੇ ਕਿਸਮ ਦੀ ਸੰਚਾਰ ਵਿਧੀ ਦੀ ਵਰਤੋਂ ਕਰਦੇ ਹਨ ਪਰ ਇਹ ਵਿਧੀਆਂ ਬਹੁਤ ਹੀ ਕੀਮਤ ਭਾਵਾਂ ਦੁੱਖ, ਖੁਸ਼ੀ, ਡਰ ਆਦਿ ਦਾ ਪ੍ਰਗਟਾਵਾ ਕਰਨੇ ਬੇਸਮ੍ਰਥ ਹੁੰਦੀਆਂ ਹਨ ਅਤੇ ਪ੍ਰਗਟਾਵਾ ਦੀ ਵਿਸ਼ੇਸ਼ ਸਮੇਂ ਤੂਫ਼ਾਨ ਅਤੇ ਸਥਿਤੀ ਦੇ ਹਵਾਲੇ ਨਾਲ ਹੀ ਸਬੰਧ ਬਣਦਾ ਹੈ, ਮਨੁੱਖ ਵੀ ਭਾਸ਼ਾ ਤੋਂ ਇਲਾਵਾ ਕੁਝ ਕ ਹੋਰ ਸੰਚਾਰ ਵਿਧੀ traffic ਲਾਇਟਾਂ, ਰੇਲਗੱਡੀ ਦੇ ਗਾਰਡ ਦੀ ਝੰਡੀ ਅਤੇ ਵਰਤੋਂ ਕਰਦਾ ਹੈ। ਪਰ ਇਹ ਬੀਬੀਆਂ ਦੀ ਜਾਨਵਰੀ ਸੰਚਾਰ ਵਿਧੀ ਵਾਲੀਆਂ ਸੀਮਾਵਾ ਵਿੱਚ ਜਕੜੀਆਂ ਰਹਿੰਦਿਆਂ ਹਨ। ਹੋਰ ਸੰਭਾਵ, ਹੋਰ ਸਭ ਸੰਚਾਰ ਵਿਧੀ ਦੇ ਟਾਕਰੇ ਉੱਤੇ ਭਾਸ਼ਾ ਹੀ ਅਜਿਹਾ ਸੰਚਾਰ ਮਧਿਅਮ ਹੈ ਜੋ ਸਮੇਂ ਸਥਾਨ ਜਾਂ ਸਥਿਤੀ ਨਾਲ ਸੰਬਧਿਤ ਕਿਸੇ ਕਿਸਮ ਦੀ ਸੀਮਾਂ ਕਬੂਲ ਨਹੀਂ ਕਰਦਾ। ਜਟੀਲਤਾ ਉਤਪਾਧਕ ਅਤੇ ਅਯੁਰਉ ਸੱਦਾ ਭਾਸ਼ਾ ਦੇ ਅਜਿਹੇ ਵਿਖਲਣ, ਗੁਣ ਹਨ ਜੋ ਇਸਨੂੰ ਵਿਚਾਰ ਸੰਚਾਰ ਦਾ ਸ਼ਕਤੀਸਾਰ ਮਾਧਿਅਮ ਬਣਾਉਂਦੇ ਹਨ। ਭਾਸ਼ਾ ਦੀ ਜਟਿਲਦਾ ਅਤੇ ਪੱਖ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਭਾਸ਼ਾ ਦੇ ਬੋਲਾਂ ਨੂੰ ਕਿਸੇ ਦੂਜੀ ਭਾਸ਼ਾ ਵਿੱਚ ਉਦਾਤਾ ਕਿਸੇ ਢੇਡਾ ਕਾਰਜ ਹੈ, ਮਿਸਾਲ ਵਜੋਂ ਪੰਜਾਬੀ ਅਵਾਜ ਮੇਰਾ ਸਿਰ ਚਕਰਾ ਖਾ ਰਿਹਾ ਹੈ ਨੂੰ ਅੰਗਰੇਜ਼ੀ ਵਿਚ my head is eating circle ਕਹਿਣਾ ਹਾਸੋਹੀਣੀ ਗੱਲਾ ਬਣਦੀ ਹੈ, ਭਾਸ਼ਾ ਦੀ ਉਤਪਾਧਕ ਇਸ ਵਿੱਚ ਹੈ ਕੀ ਕਿਸੇ ਭਾਸ਼ਾ ਦਾ ਇੱਕ ਬੁਲਾਰਾ ਨਿੱਤ ਅਜਿਹਾ ਨੇਕ ਨਵੇਂ ਵਾਕ ਬੋਲਦਾ ਘੱਟਦਾ ਹੈ ਜੋ ਉਸਨੇ ਪਹਿਲਾਂ ਨਾ ਕਦੇ ਬੋਲ ਨਾ ਪੜ੍ਹੇ ਅਤੇ ਨਾ ਹੀ ਸੁਣੇ ਹੁੰਦੇ ਹਨ। ਉਸਦੇ ਅਜਿਹੇ ਉਤਪਾਧਕ ਕੀਤੇ ਵਾਕਾਂ ਨੂੰ ਸਮਜਣ ਵਾਲੇ ਉਸਦੇ ਸਰੋਤੇ ਕਈ ਓਂਕੜੇ ਮਹਿਸੂਸ ਕਰਦੇ। ਭਾਸ਼ਾ ਦੀ ਉਤਪਾਧਕ ਦੀ ਵਿਧੀ ਮਿਸਾਲ ਹੈ। ਕੀ ਵਿਵੇਕ ਵਸਤੂ ਲਈ ਵੱਖ-ਵੱਖ ਭਾਸ਼ਾ ਦੀ ਵੱਖ-ਵੱਖ ਸ਼ਬਦ ਚਿੰਨ੍ਹ ਵਰਤੇ ਜਾਂਦੇ ਹਨ। ਇਸਦੇ ਨਾਲ ਹੀ ਕਿਸ ਭਾਸ਼ਾ ਦੇ ਕਈ ਸ਼ਬਦ ਸਬੰਧਤ ਭਾਸ਼ਾ

ਭਾਰਤੀ ਪ੍ਰੰਪਰਾ ਵਿੱਚ ਇਸ ਨੇਵਾਬਲੀ ਨੂੰ ਭਾਸ਼ਾ ਦੇ ਉਚਾਰਿਤ ਰੂਪ ਨਾਲ ਪੰਚਮੀ ਪ੍ਰੰਪਰਾ ਵਿੱਚ ਇਸ ਨੇਵਾਬਲੀ ਨੂੰ ਭਾਸ਼ਾ ਦੇ ਲਿਖਤੀ ਰੂਪ ਨਾਲ ਸਬੰਧਿਤ ਕੀਤਾ ਜਾਂਦਾ ਹੈ। ਸੰਚਾਰਿਤ ਸਿਧਾਂਤ ਉਸ ਉਸਦਾ ਵਿਆਕਰਨ ਸਿਰਜਣਾ ਅਤੇ ਇਸ ਦੇ ਦਰਿਸ਼ਟੀ ਬਿੰਦੂ ਅਤੇ ਅਧਾਰਿਤ ਨਾਲ ਮਿਲਾਉਂਦਾ ਹੈ। ਇਸ ਵਿੱਚ ਕਈ ਸ਼ੱਕ ਨਹੀਂ।

ਭਾਵਅੰਸ਼ ਸ਼ਬਦ ਵਾਕਅੰਸ਼ ਉਪਵਾਕ ਅਤੇ ਵਾਕ ਦੀ ਵਰਤੋਂ ਪੱਧਰ ਉਤੇ ਪ੍ਰਗਟ ਹੁੰਦੀ ਹੈ। ਇਹਨਾਂ ਇਕਾਈਆਂ ਦੀ ਵਿਸ਼ੇਸ ਆਦੀ ਅਤੇ ਵਿਆਕਰਨ ਪਰਵਰਗਾ ਲਿੰਗ ਬਚਨ, ਕਾਲ, ਕਾਰਕ ਆਦਿ ਦੇ ਸਰਬੰਧਕ ਵਿਚ ਉਜਾਰਗ ਹੁੰਦੀ ਹੈ। ਇੱਥੇ ਇਹ ਸੰਕੇਤ ਮਿਲਦਾ ਹੈ ਕਿ ਦੂਸਰੀ ਭਾਸ਼ਾ ਦੀ ਵਿਆਕਰਨ ਨਿਵਾਲਿਕ ਉਪ੍ਰੋਗਤਾ ਇਕਾਈ ਸ਼੍ਰੇਣੀਆਂ ਲਈ ਪਰਵਰਗਾਂ ਨਾਲ ਸਬੰਧਿਤ ਹੈ। ਭਾਸ਼ਾ ਦੀ ਵਣਤਨ ਦੇ ਮੁੱਖ ਤਿੰਨ ਪਦ ਪੰਧ ਹਨ। ਇੱਕ ਧੁਨੀ, ਦੂਜਾ ਸ਼ਬਦ, ਤੀਜਾ ਅਸਤਕ ਕੋਈ ਵੀ ਭਾਸ਼ਾ ਧੁਨੀ ਕਿਸੇ ਅਰਥ ਦੀ ਧਾਰਨੀ ਨਹੀਂ ਹੁੰਦੀ। ਧੁਨੀਆਂ ਦੇ ਸੁਮੇਲ ਤੋਂ ਬਣੇ ਸ਼ਬਦ ਕਿਸੇ ਨਾ ਕਿਸੇ ਅਰਥ ਦੇ ਮਾਲਕ ਹੁੰਦੇ ਹਨ। ਇਹਨਾਂ ਤਿੰਨ ਪੱਖਾਂ ਵਿੱਚੋ ਕੇਵਲ ਸ਼ਬਦ ਨੂੰ ਹੀ ਵਿਆਕਰਨ ਅਧਿਆਨਕ ਦਾ ਕੇਂਦਰ ਬਿੰਦੂ ਬਣਾਇਆ ਜਾਂਦਾ ਹੈ। ਧੁਨੀ ਪੱਖ ਦਾ ਧੁਨੀ ਪੱਖ ਦਾ ਵੇਆ ਵਿਗਿਆਨ ਕਿਹਾ ਜਾਂਦਾ ਹੈ। ਇਸ ਤਰਾਂ ਭਾਸ਼ਾ ਦੇ ਅਰਥ ਪੱਖ ਨੂੰ ਵੀ ਅਰਥ ਵਿਗਿਆਨ ਅਤੇ ਸਿਰਲੇਖ ਹੇਠ ਲਿਖੇ ਇੱਕ ਅਹ ਵੱਖਰੇ ਗਿਆਨ ਪ੍ਰਬੰਧਕ ਦਾ ਵਿਸ਼ਾ ਬਣਿਆ ਜਾਂਦਾ ਹੈ। ਭਾਸ਼ਾ ਦੀਆਂ ਵਿਆਕਰਨ ਇਕਾਈ ਵਿੱਚੋ ਸ਼ਬਦ ਤੋਂ ਪ੍ਰਮੁੱਖ ਇਕਾਈ ਹੈ। ਇ ਕਿਉਂਕਿ ਬਾਕੀ ਦੀਆਂ ਸਾਰੀਆਂ ਵਿਆਕਰਨ ਇਕਾਈਆ ਦੀਆ ਪਛਾਣ ਅਤੇ ਸਿਥਾਤੀ ਦਾ ਅਦਾਰਿਤ ਅਦਾਰਿਤ ਸ਼ਬਦ ਪੱਧਰ ਉਤੇ ਹੀ ਪ੍ਰਗਟ ਹੁੰਦੀ ਹੈ ਅਤੇ ਵਾਕਅੰਸ਼ ਵਾਕ ਹੁੰਦੇ ਹੀ ਸ਼ਬਦ ਸਮੂਹ ਹਨ। ਇਸੇ ਦ੍ਰਿਸ਼ਟੀ ਤੋਂ ਕਿਹਾ ਜਾ ਸਕਦਾ ਹੈ ਕਿ ਕਿਸੇ ਭਾਸ਼ਾ ਵਾਕ ਦੇ ਸ਼ਬਦਾ ਦਾ

ਵਿਆਗਰਤਾ ਨੂੰ ਵਿਆਕਰਨ ਨੂੰ ਸ਼ਬਦ ਸ਼ਾਸ਼ਤਰ ਦਾ ਨਾਮ ਦਿੱਤਾ ਹੈ। ਉਝ ਭਾਸ਼ਾ ਦੀ ਵਚੈਰ ਸੰਚਾਰ ਅਰਥਾ ਵਾਕ ਪੱਧਰ ਉੱਤੇ ਹੀ ਪ੍ਰਗਟ ਹੁੰਦੀ ਹੈ। ਇਸ ਦਰਿਸ਼ਟੀ ਤੋਂ ਵਾਕ ਦਾ ਅਧਿਐਨ ਹੀ ਵਿਆਕਰਨ ਦਾ ਪ੍ਰਮੁੱਖ ਵਿਸ਼ਾ ਬਣਦਾ ਹੈ। ਪ੍ਰਾਚੀਨ ਵਿਆਕਰਨ ਅਧਿਐਨ ਵਿੱਚ ਵਾਕ ਦੀ ਸੰਚਾਰਤਾ ਦੇ ਵਿਗਿਆਪਨ ਪੱਖਾਂ ਨੂੰ ਹੀ ਬੋਲਿਆ ਜਾ ਰਿਹਾ ਹੈ। ਪਰ ਅਧੁਨਿਕ ਕਾਲ ਵਿੱਚ ਕਈ ਵਿਦਵਾਨਾਂ ਨੇ ਭਾਸ਼ਾ ਦੇ ਵਿਗਿਆਨਿਕ

ਨਾਮਕਰਨ ਕੇਦਰ ਬਿੰਦੂ ਬਣਾਏ ਗਏ ਪਹਿਲੂਆਂ ਦੇ ਅਨੁਸਾਰ ਕੀਤੇ ਗਏ ਹਨ। ਇਸ ਦੇ ਫਲਸੂਰਪ ਨਵੇਂ ਪ੍ਰਕਾਰ ਦੇ ਅਧਿਆਨ ਹੋਂਦ ਵਿੱਚ ਆਏ ਹਨ। ਵਿਆਕਰਨ ਇਸ ਵਿਆਕਰਨ ਕਿਸ ਨੂੰ ਕਹਿੰਦੇ ਹਨ ਅਤੇ ਕਿਸ ਤੋਂ ਕੀ ਭਾਵ, ਇਸ ਤੋਂ ਕੀ ਭਾਵ ਹੈ? ਇਹ

ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦੀ ਬਣਤਰ ਦੇ ਕਿਹੜੇ ਪੱਖਾਂ ਦਾ ਇਸ ਵੀ ਵਿਆਕਰਨ ਦੇ ਕਿਹੜੇ ਤੱਤਾ ਤੋਂ ਜਾਣੂ ਹੋਣਾ ਜ਼ਰੂਰੀ ਹੈ। ਪੰਜਾਬੀ ਭਾਸ਼ਾ ਦੇ ਬੁਨਿਆਦੀ ਤੱਤਾ ਦਾ ਇਥੇ ਮੁਕਤਸਰ ਜ ਅਜਿਹਾ ਜਿਕਰ ਕੀਤੇ ਜਾਣ ਦਾ ਭਰਾਵ ਇਸਦੇ ਪੂਰਨ ਤਸਵੀਰ ਪੇਸ਼ ਕਰਨ ਨਹੀਂ ਸਗੋਂ ਮੁਢਲੇ ਤੱਤਾ ਵੱਲ ਸੰਕੇਤ ਕਰਨਾ ਹੀ ਹੈ। ਵਿਆਕਰਨ ਦੇ ਸਾਰੇ ਤੱਤਾ ਬਾਰੇ ਵਿਸਤਾਰ ਪੂਰਵਕ ਚਰਚਾ ਅਗਾਹ ਕੀਤੀ ਜਾਵੇਗੀ। ਇਸ ਅਧਿਆਇ ਵਿੱਚ ਦਿੱਤੀ ਵਾਕਫੀਅਤ ਭਾਵੇਂ ਸੰਖੇਪ ਹੀ ਹੈ। ਪਰ ਇਹ ਵਿਦਿਆਰਥੀ ਨੂੰ

ਦੋ ਹਿਸਿਆਂ ਵਿੱਚ ਵੰਡਿਆ ਜਾ ਜਾਂਦਾ ਹੈ। ਹੇਠਾ ਪੰਜ ਵਾਕਾਂ ਦੇ ਇਹ ਅਜਿਹਾ ਵਡ ਕੀਤਾ ਗਿਆ ਹੈ। ਉਦੇਸ਼, ਇਹ ਵੰਡ ਭਾਵੇਂ ਦੇਖਣ ਨੂੰ ਬੜੀ ਅਸਾਬੀ ਅਜਿਹਾ ਲੱਗਦੀ ਹੈ। ਪਰ ਇਹ ਵੰਡ ਕਿਸੇ ਆਪ ਹੁਦਰੇ ਢੰਗ ਨਾਲ ਨਹੀਂ ਕੀਤੀ ਗਈ। ਰਿਵਾਇਤੀ ਤੋਰ ਤੇ ਵਾਕ ਨੂੰ ਦੋ ਹਿਸਿਆ ਵਿੱਚ ਵੰਡਿਆ ਜਾਂਦਾ ਹੈ। ਵਾਕ ਵਿੱਚ ਉਸ ਦੇ ਤੱਤ ਤੇ ਜਿਸ ਬਾਰੇ ਕੁਝ ਕਿਹਾ ਗਿਆ ਹੁੰਦਾ। ਉਦੇਸ਼ ਨਿਕਲ ਜਾਂਦਾ ਹੈ। ਬਾਕੀ ਦੇ ਭਾਗ ਨੂੰ ਜਿਸ ਵਿੱਚ ਉਦੇਸ਼ ਬਾਰੇ ਵਿਚਕਾਰ ਪ੍ਰਗਟਾਏ ਵਿੱਚ ਪਹਿਲਾ ਨਾਮ noun ਜਾਂ ਨਾਮ ਵਾ ਵਾਕਅੰਸ਼ noun ਉਦੇਸ਼ ਹੁੰਦੇ ਹਾਂ ਅਤੇ ਵਾਕ ਦੀ ਬਾਕੀ ਦਾ ਜੋ ਵੀ ਚਰਚਾ ਕੀਤੀ ਗਈ ਹੁੰਦੀ ਹੈ। ਉਦੇਸ਼ ਦਾ ਉਸ ਨਾਲ ਬਹੁਤ ਨੇੜੇ ਦਾ ਸੰਬੰਧ ਹੁੰਦਾ ਹੈ। ਉਦੇਸ਼ ਵਾਸ ਦਾ ਉਹ ਅੰਗ ਬਾਰੇ ਜਿਦੇ ਵਿੱਚ ਕੋਈ ਨਵੀਂ ਸੂਚਨਾ ਦਿੱਤੀ ਗਈ ਹੁੰਦੀ ਹੈ। ਇਹ ਉਦੇਸ਼ ਦੇ ਮੁੱਖ ਲੱਸਣ ਦੇ ਪਰਿਭਾਸ਼ਾ ਨਹੀਂ। ਪੰਜਾਬੀ ਵੱਸ ਵਿੱਚ ਅਪੂਰਤ ਰੂਪ ਦੀ ਕਿਰਿਆ ਦਾ ਬਚਨ ਲਿੰਗ ਅਤੇ ਪੁਰਖ ਵਜੋਂ ਪੱਖੋਂ, ਜਿਸ ਨਾਮ ਨਾਲ ਮੇਲ ਹੁੰਦਾ ਹੈ। ਹੀ ਉਦੇਸ਼ ਹੁੰਦਾ ਹੈ, ਜਿਵੇ ਕਿ ਪਿੱਛੇ ਦਿੱਤੇ ਗਏ ਬਚਨ ਇਕ, ਦੋ, ਤਿੰਨ ਅਤੇ ਪੰਜ ਤੋਂ ਸਪੱਸ਼ਟ ਹੈ। thank you have a nice day l ਮੇਰਾ ਅਸੂਲ ਐ ਮੈਂ ਰਾਤ ਜਿਸ ਆਦਮੀ ਨਾਲ ਗੁਜ਼ਾਰੀ ਹੋਵੇ ਉਹਨੂੰ ਪਤੀ ਸਮਾਨ ਸੱਮਝਦੀ ਹਾਂ ਮੈਂ ਉਹਨੂੰ ਧੋਖਾ ਨਹੀਂ ਦੇ ਸਕਦੀ very good ਸੁਲਤਾਨ ਤਾੜੀ ਵਜਾ ਕੇ ਪਰ ਮੈਂ ਪੈਸੇ ਮੁੱਕ ਗਏ ਨੇ ਤੇ ਉਹ ਵਾਪਸ ਜਾਣ ਵਾਲਾ ਐ ਉਹ ਫਿਰ ਜਥਾ ਬਣਾਏਗਾ ਤੇ ਡਾਕੇ ਮਾਰੇਗਾ ਤੈਨੂੰ ਕਿਸ ਤਰ੍ਹਾਂ ਪਤਾ ਐ ਚਾਚੇ ਨੇ ਪੁੱਛਿਆ ਮੈਨੂੰ ਪਤਾ ਐ ਆਖਿਰ ਮੈਂ ਏਥੇ ਓਦੇ ਕੋਲ ਦੋ ਢਾਈ ਮਹੀਨੇ ਤੋਂ ਰਹ ਰਹਿ ਹਾਂ। india ਦੇ ਜਿਹੜੇ ਲੋਕ ਇੱਥੇ ਆਏ ਨੇ ਉਹ ਮਜਦੂਰ ਨੇ ਤੇ ਮਜਦੂਰੀ ਕਰਕੇ pound ਕਮਾਂਦੇ ਨੇ ਤੇ ਰੰਧਾਵਾ ਮਜਦੂਰੀ ਨਹੀਂ ਕਰ ਸਕਦਾ। ਅਫੀਮ ਚਰਸ ਲਿਆਉਣ ਵੇਚਣ ਵਾਲੇ ਕਈ ਹੋਰ ਲੋਕ ਉਹਦੇ ਨਾਲੋਂ ਤੇਜ ਨੇ ਨਾਲੇ ਅਫੀਮ ਚਰਸ ਵੇਚਣਾ ਬਰੀਕ ਕੰਮ ਐ ਜਿਹੜਾ ਰੰਧਾਵੇ ਨੂੰ ਨਹੀਂ ਆਉਂਦਾ ਉਹ ਮੋਟਾ ਕੰਮ ਕਰ ਸਕਦਾ ਐ ਘਰ ਲੁੱਟਣਾ ਬੰਦੇ ਮਾਰਨਾ ਇਹ ਕੰਮ ਬਲੈਤ ਵਿੱਚ ਨਹੀਂ ਹੋ ਸਕਦਾ ਤੇ ਜੇ ਹੁੰਦਾ ਐ ਤਾਂ ਬਿਲਾਈਤੀ ਤਰੀਕੇ ਨਾਲ ਹੁੰਦਾ ਐ। ਘੋੜੀ ਉੱਤੇ ਚੜ ਕੇ ਬੱਕਰਾ ਬੋਲ ਕੇ ਨਹੀਂ ਹੁੰਦਾ ਰੰਧਾਵਾ ਬੰਦੇ ਮਾਰਨ ਤੇ ਘਰ ਲੁੱਟਣ ਦਾ ਵਿਲਾਇਤੀ ਤਰੀਕਾ ਨਹੀਂ ਜਾਣਦਾ ਇਸ ਵਾਸਤੇ ਉਹ ਜਲੰਧਰ ਜਾ ਰਿਹਾ ਤੇ, ਖੇਤੀ ਤੂਹੀ ਉਹਦੇ ਨਾਲ ਜਾਈਗੀ, ਸੁਲਤਾਨ ਨੇ ਪੁੱਛਿਆ, ਨਹੀਂ ਨਾ ਉਹਨੇ ਮੈਨੂੰ ਫੜਨਾ ਤੇ ਨਾ ਮੈਂ ਜਾਣਾ ਆ ਫਿਰ ਇੱਥੇ ਕੀ ਕਰੇਗੀ, ਨੌਕਰੀ ਕਿਸੇ Indian ਪਰਿਵਾਰ ਦੀ ਸੇਵਾ ਕਰਕੇ ਦਿਨ ਪੂਰੇ ਕਰ ਲਾਂਗੀ। ਮੇਰੇ ਸਰੀਰ ਅੰਦਰ ਲਹੂ ਨਹੀਂ ਸ਼ਰਾਬ ਵਗਦੀ ਐ। ਮੈਂ london ਨਹੀਂ ਜਾ ਸਕਦੀ India ਗਈ ਤਾਂ ਰੰਧਾਵਾ ਮੈਨੂੰ ਜਾਨੋ ਮੁਕਾ ਦੇਏਗਾ ਤੂੰ ਕਲ ਤੋਂ ਇਸ restaurant ਚ ਆ ਜਾ ਪੰਦਰਾ ਪੌਂਡ ਚ ਮਨਜੂਰ ਸੁਲਤਾਨ ਨੇ ਪੁੱਛਿਆ thank you ਦਿਲਜੋਤ ਅੱਜ ਰਾਤ ਦੇ ਪੰਦਰਾ pound ਤੂੰ ਰੂਪੋ ਨੂੰ ਮੇਰੇ ਹਿਸਾਬ ਚੋਂ ਦੇਦੇ ਦਿਲਜੋਤ ਮੈਂ ਦਿਲਜੀਤ ਦੇ ਸਦਕੇ ਰਾਤ ਦੇ ਪੰਦਰਾ pound ਮਾਫ ਕੀਤੇ ਰੂਪੋ ਨੇ ਹੱਸ ਕੇ ਆਖਿਆ ਤੇ ਉਹਨਾਂ ਦੋਹਾਂ ਨੇ ਉਹਦਾ ਸਾਥ ਦਿੱਤਾ ਹਸਨ ਵਿਚ ਰਾਤ ਨੂੰ ਸੁਲਤਾਨ ਨੇ ਬਾਵਰਚੀ ਤੇ ਗੋਰੀਆਂ ਨੂੰ ਛੁੱਟੀ ਦਿੱਤੀ ਆ ਆਪਣਾ ਚਾਚੇ ਕੋਲੋਂ ਲਿਆ ਚਾਚੇ ਨੂੰ ਰੇਸ਼ਮੀ ਡੋਰੀ ਦਿੱਤੀ ਤਾਂ ਜੋ ਸੁੱਤੇ ਪਏ ਰੰਧਾਵੇ ਦੇ ਗਲੇ ਚ ਫਾਈ ਪਾਈ ਜਾਵੇ। ਰੂਪੋ ਨੂੰ ਖੰਜਰ ਦਿੱਤਾ ਕੀ ਜਰੂਰਤ ਵੇਲੇ ਕੰਮ ਆਵੇ ਜਦੋਂ ਉਹ ਛੋਟੇ ਜਿਹੇ flat ਨੇ ਆਪਣੇ ਰਾਤ ਦੇ ਬਾਰਾ ਵਜ ਗਏ ਤੇ ਬਰਫਬਾਰੀ ਹੋ ਰਹੀ ਸੀ ਕੁਝ ਦੇਰ ਬਾਅਦ ਪੈਰਾਂ ਦੀ ਆਵਾਜ ਆਈ ਕੋਈ ਜਨਾਨੀ ਆ ਰਹੀ ਐ ਚਾਚਾ ਕੰਬਦਾ ਹੋਇਆ ਬੋਲਿਆ ਜਦ ਦਰਵਾਜਾ ਖੋਲਿਆ NIGHTGOWN ਚ ਤੀਹ ਸਾਲ ਦੀ ਗੋਰੀ ਕੰਬਦੀ ਕੰਬਦੀ ਖਲੋਈ ਦੀ ਸੀ। ਓ ਮੈਨੂੰ ਧੁਸ ਦੇ ਕੇ ਉਪਰ ਦੇ ਕਮਰੇ ਚ ਚੜ ਗਏ। ਬੈਡ ਰੂਮ ਖਾਲੀ ਤੂੰ ਕਿਉਂ ਖਲੋਤੀ ਬਸ ਰੰਧਾਵਾ ਆਉਣ ਵਾਲਾ ਈ ਐ ਉਹ ਵੀ ਉਹਨੂੰ ਉਡੀਕ ਰਹੀ ਸੀ ਉਹਨੇ ਸੁਲਤਾਨ ਨੂੰ ਦੱਸਿਆ ਦੋ ਘੰਟੇ ਤੀਕ ਉਡੀਕਦੇ ਰਹੇ ਪਰ ਰੰਧਾਵਾ ਨਾ ਆਇਆ ਫਿਰ ਸੁਲਤਾਨ ਤੇ ਗੋਰੀ ਕੋਲ ਤੇ ਚਾਚੇ front room ਬੈਠਕ ਚ ਰੂਪੋ ਕੋਲ ਬਹਿ ਕੇ ਰੰਧਾਵੇ ਨੂੰ ਉਡੀਕਣ ਲੱਗੇ ਸਵੇਰੇ ਅੱਠ ਕੁ ਵਜੇ ਰੰਧਾਵਾ ਆਇਆ ਗੋਰੀ ਉਸ ਵੇਲੇ ਦੇਖਿਆ ਕਿ ਰੰਧਾਵਾ ਪੀਕੇ ਜਾ ਚੁੱਕੀ ਸੀ FRONT ROOM ਚ ਰੰਧਾਵਾ ਇੱਕ ਪਾਸੇ ਹੋ ਕੇ ਬੈ ਗਿਆ ਉਹਦੀ ਆਂ ਅੱਖਾਂ ਚ ਨੀਂਦਰ ਸੀ ਉਹ ਤਿਨੇਂ ਹੀ ਦੂਜੇ ਪਾਸੇ ਸਨ ਚਾਚੇ ਰੂਪ ਸਿਗਰੇਟ ਬਾਲਿਆ ਤੇ ਬੋਲਿਆ

ਮੈਂ ਰਾਤ ਰੂਪੋ ਨੂੰ ਇਸ flat ਸਾਹਮਣੇ ਤੁਹਾਡੇ ਨਾਲ ਵੇਖਿਆ ਸੀ ਤੇ ਪਰਤ ਗਿਆ ਸੀ ਮੈਨੂੰ ਪਤਾ ਸੀ ਤੇ ਪਰਤ ਗਿਆ ਸਾਂ। ਮੈਨੂੰ ਪਤਾ ਸੀ ਰੂਪੋ ਮੈਨੂੰ ਮਰਵਾਦੇਗੀ ਮੈਂ ਹਮੇਸ਼ਾ ਸੱਚ ਬੋਲਿਆ ਕਤਲ ਕੀਤਾ ਸੀ ਸੰਤ ਸਿੰਘ ਦਾ ਵੀ ਮੈਂ ਹੀ ਕਤਲ ਕੀਤਾ ਸੀ ਗੁਰਮੇਲ ਤੇ ਗੁਰਮੀਤ ਦੇ ਕਹਿਣ ਤੇ ਪਰ ਤੁਸੀਂ ਮੈਨੂ ਕਤਲ ਨਹੀਂ ਕਰ ਸਕਦੇ ਜੇ ਮੈਂ ਕਤਲ ਹੋਣਾ ਹੁੰਦਾ ਤਾਂ INDIA ਹੋ ਜਾਂਦਾ। ਤੁਹਾਡੀ ਕਿਸਮਤ ਚੰਗੀ ਸੀ ਤੁਸੀਂ ਬਚ ਗਏ ਰੰਧਾਵਾ ਮੁੱਛਾ ਤੇ ਤਾਅ ਦੇ ਕੇ ਬੋਲਿਆ। ਸੁਲਤਾਨ ਨੇ ਪਿਸਤੌਲ ਕੱਢੀਆ ਅਤੇ ਚਾਚੇ ਵੱਲ ਕੀਤਾ ਨਹੀਂ ਅੱਜ ਨੀ ਦਿਲਜੋ ਫਿਰ ਉਸ ਰੰਧਾਵੇ ਵੱਲ ਧਿਆਨ ਦਿੱਤਾ ਅਸੀਂ ਜਾ ਰਹੇ ਹਾਂ। ਪਰ ਛੇਤੀ ਪਰਾਤਾਗੇ ਉਹ ਤਿੰਨੋ ਉੱਠ ਕੇ ਬਾਹਰ ਨਿਕਲ ਗਏ ਅੰਤ ਤੀਜੇ ਦਿਨ ਰੰਧਾਵੇ ਦੇ ਇਸ flat ਚ ਕੋਈ ਹੋਰ ਲੰਜਰ ਆ ਗਿਆ london ਚ ਕਿਰਾਏ ਦਾਰ ਨੂੰ ਲੰਜਰ ਕਹਿੰਦੇ ਨੇ ਰੂਪੋ ਨੇ ਮੋਮੀ restaurant ਚ ਆ ਕੇ ਇਹ ਗੱਲ ਚਾਚੇ ਤੇ ਸੁਲਤਾਨ ਨੂੰ ਦੱਸੀ ਉਸੇ ਦਿਨ ਹੀ ਚਾਚੇ ਨੇ ਅਯੂਬ ਖਾਨ ਨੂੰ ਆਖਿਆ ਸੀ ਕਿ ਉਹ INDIA ਜਾਣਾ ਚਾਹੁੰਦਾ ਹੈ ਅਯੂਬ ਖਾਨ ਨੇ ਇੱਕ ਹਫਤੇ ਦੇ ਅੰਦਰ ਅੰਦਰ ਚਾਚੇ ਨੂੰ ਅਪਣੇ PROPERTY ਚ ਹਿੱਸੇਦਾਰ ਬਣਾਇਆ ਤੇ ਬ੍ਰਿਟਿਸ਼ passport ਲੈ ਕੇ ਦਿੱਤਾ ਤੇ ਜੇ ਉਹ ਚਾਚੇ ਨੂੰ ਆਪਣੀ ਜਾਇਦਾਦ ਚ ਹਿੱਸੇਦਾਰ ਨਾ ਬਣਾਉਂਦਾ ਤੇ ਬ੍ਰਿਟਿਸ਼ passport ਨਾ ਮਿਲਦਾ, ਇੰਜ INDIAN ਵੀਜਾ ਵੀ ਆਸਾਨ ਹੋ ਗਿਆ passport ਤੇ ਵੀਜੇ ਤੇ ਚਾਚੇ ਦਾ ਅਸਲ ਨਾਮ ਸੀ ਮਹੁੰਮਦ ਸ਼ਫੀ visa ਮਿਲਣ ਦੇ ਚਾਰ ਦਿਨ ਬਾਅਦ ਚਾਚੇ ਨੇ ਦਿੱਲੀ ਵੱਲ ਦੀ ਉਡਾਰੀ ਮਾਰੀ ਰੂਪੋ ਨਾਲ ਸੀ ਉਹਦਾ tourist visa ਸੀ ਉਹ ਮੁਕਣ ਵਾਲਾ ਸੀ ਦੂਜਾ ਮਿਲਣ ਦੀ ਆਸ ਕੋਈ ਨਾ ਸੀ ਸ਼ਰਾਬ ਪੀਣ ਕਰਕੇ ਯੂ ਖਾਨ ਤੇ ਸੁਲਤਾਨ ਵੀ ਉਹਦੀ ਮਦਦ ਲਈ ਤਿਆਰ ਨਹੀਂ ਸੀਗਾ ਹਿੰਦੂ ਸਿੱਖ ਵੈਸੇ ਉਹਦੇ ਕੋਲੋਂ ਡਰਦੇ ਸੀ ਦਿੱਲੀਓ ਜਲੰਧਰ ਜਲੰਧਰੋ ਨਿਹਾਲਗੜ ਮੁਸ਼ਕਿਲ ਸੀ। ਉਹਦੇ ਨਿਹਾਲਗੜ ਪਹੁੰਚਣ ਤੋਂ ਪਹਿਲਾਂ ਰੰਧਾਵੇ ਦੀ ਵਾਪਸੀ ਦੀ ਇਤਲਾਹ ਧਾਰੀਵਾਲ ਹਮੇਦੀ ਰੰਧਾਵੇ ਮਸੂਰ ਵਲ ਸੈਦੋਵਾਲ ਨਿਹਾਲਗੜ ਪਹੁੰਚ ਗਈ ਸੀ ਚਾਚੇ ਨੇ ਰੂਪੋ ਨੂੰ ਸੋ ਰੁਪਏ ਦੀ ਇੱਕ ਬੋਤਲ whisky ਦਿੱਤੀ ਮੈਂ ਕੱਲ ਤੇਰੇ ਕੋਲ ਆਵਾਂਗਾ ਸ਼ਾਮ ਨੂੰ ਇਸ ਵੇਲੇ ਤੂੰ ਫਿਕਰ ਨਾ ਕਰੀ ਚਾਚੇ ਨੇ ਰੂਪੋ ਨੂੰ ਆਖਿਆ ਫਿਰ ਉਹਦੇ suitcase ਨੂੰ ਉਤਾਰਿਆ ਤੂੰ ਥਾਣੇ ਆ ਟਾਂਗੇ ਬਾਹਰ ਖਿਲਾਰ ਕੇ ਅੰਦਰ ਆ ਦਰਸ਼ਨ ਸਿੰਘ ਉੱਠ ਕੇ ਮਿਲਿਆ ਫਤਿਹ ਬੁਲਾਈ ਖੜਕ ਸਿੰਘ ਕਿੱਥੇ ਸੀ inspector ਚੋਪੜਾ DIG ਕ੍ਰਿਸ਼ਨ ਭੰਡਾਰੀ ਮਿਲਣਾ ਚਾਹੁੰਦੇ ਸੀ ਤੈਨੂੰ ਕਿ ਕੰਮ ਆ ਉਹਨਾਂ ਨੂੰ ਮੇਰੇ ਨਾਲ, ਪਤਾ ਨਹੀਂ ਮੈਨੂੰ ਨਹੀਂ ਦੱਸਿਆ ਵੈਸੈ ਤੂੰ ਕਿੱਥੇ ਸੀ? ਰੰਧਾਵਾ valet ਗਿਆ ਹੋਇਆ ਸੀ ਤੇ ਤਿੰਨ ਦਿਨ ਹੋਏ ਨੇ ਆ ਗਿਆ ਆਤੇ ਸਾਨੂ ਪਤਾ ਚਲਿਆ ਆ ਉਹ ਆਪਣਾ ਜੱਥਾ ਤਿਆਰ ਕਰ ਰਿਹਾ ਹੈ ਤੇ ਗੁਰਮੇਲ ਦੇ ਘਰ ਡਾਕਾ ਮਾਰੇਗਾ। ਉਹਦਾ ਖਿਆਲ ਗੁਰਮੇਲ ਐ ਆਪਣੀ ਧੀ ਕੌਰ ਨੂੰ ਦੇਖੇ ਓਹਦੇ ਨਾਲ ਗੱਦਾਰੀ ਕੀਤੀ ਐ ਪਰ ਤੂੰ ਕਿਥੇ। ਮੈਂ ਵੀ ਵੈਲਾਇਤ ਸਾਂ, ਚਾਚੇ ਦੀ ਗੱਲ ਸੁਣ ਕੇ ਦਰਸ਼ਨ ਜ਼ੋਰ ਨਾਲ ਹੱਸਿਆ ਜਿਵੇਂ ਉਹ ਕਹਿ ਰਿਹਾ ਝੂਠ ਬੋਲਿਆ ਫਿਰ ਕਦੋਂ ਮਿਲੇਗਾ ਡੀ ਆਈ ਜੀ ਸਾਹਿਬ ਨੂੰ ਛੇਤੀ ਦੋ ਤਿੰਨ ਦਿਨਾਂ ਬਾਅਦ ਮੇਰਾ ਉਹਨਾਂ ਨੂੰ ਸਲਾਮ ਕਹਿਣਾ ਕੋਈ ਖਤਰੇ ਵਾਲੀ ਗੱਲ ਤੇ ਨਹੀਂ। ਨਹੀਂ, ਖਤਰੇ ਵਾਲੀ ਤਾਂ ਕੋਈ ਗੱਲ ਨਹੀਂ ਡਾਕੂਆਂ ਦੇ ਬਾਰੇ ਹੀ ਗੱਲ ਹੋਏਗੀ ਨਿਹਾਲਗੜ ਸੰਤ ਸਿੰਘ ਦੀ ਹਵੇਲੀ ਬੜੀਆਂ ਡਾਢਾ ਹਨੇਰਾ ਹੋ ਚੁੱਕਾ ਸੀ ਕੋਈ ਨੁਸਖਾ ਤੇ ਇੱਕ ਘੋੜੀ ਨੂੰ ਪੱਠੇ ਪਾ ਕੇ ਘਰ ਜਾਣ ਵਾਲਾ ਸੀ। ਉਹ ਚਾਚੇ ਨੂੰ ਵੇਖ ਕੇ ਹੈਰਾਨ ਰਹਿ ਗਿਆ ਪਾ ਕੇ ਮਿਲਿਆ ਇਹਦੇ ਬਾਅਦ ਉਹ ਘਰ ਗਿਆ ਆਪਣੀ ਮਾਂ ਨੂੰ ਨਾਲੈ ਲੈ ਕੇ ਆਇਆ ਭਰਾਵਾ ਮੈਰਾ ਦਿਲ ਕਹਿੰਦਾ ਸੀ ਤੂੰ ਆਵੇਗਾ ਜਿੱਥੇ ਰੰਧਾਵਾ ਉਥੇ ਮੇਰਾ ਭਰਾ ਸੁਣਾ ਕੀ ਹਾਲ ਐ ਭੈਣ ਕੁਬਰਾ ਤੇ ਪੁੱਤਰ ਅਕਰਮ ਦਾ ਉਹਨਾਂ ਦੀ ਸੁੱਖ ਸਾਂਦ ਠੀਕ ਹੀ ਹੋਣਗੇ ਮੈਂ ਤਾਂ ਵੈਲਤ ਤੋਂ ਆ ਰਿਹਾ ਵਾ, ਚਾਚੇ ਦੀ ਗੱਲ ਸੁਣ ਕੇ ਕਰਤਾਰ ਕੋਰ ਦਾ ਮੂੰਹ ਅੱਡਿਆ ਰਹਿ ਗਿਆ, ਉਹ ਕਿਉਂ, ਓਹਨੇ ਪੁੱਛਿਆ, ਸੁਲਤਾਨ ਦਾ ਜਿਸ ਮੁਟਿਆਰ ਨਾਲ ਵਿਆਹ ਹੋਇਆ ਹੈ ਓਹਦਾ ਬਾਪੂ ਵੈਲਤ ਰਹਿੰਦਾ ਐ? ਸੁਲਤਾਨ ਆਪਣੇ ਸਹੁਰੇ ਨਾਲ london ਗਿਆ ਤੇ ਮੈਨੂੰ ਵੀ ਨਾਲ ਲੈ ਗਿਆ। ਰੰਧਾਵਾ ਓਥੇ ਹੀ ਤੇ ਸੀ ਮਿਲਿਆ ਸੀ ਇੱਕ ਦਿਨ, ਫਿਰ ਕੀ ਗੱਲਾਂ ਹੋਈਆਂ? ਮੈਂ ਓਹਨੂੰ ਆਖਿਆ ਤੂੰ ਮੇਰੇ ਹੱਥੋਂ ਮਰੇਗਾ ਤੇ ਉਹ ਦੂਜੇ ਦਿਨ ਵੈਲਤ ਛੱਡ ਕੇ ਐਦਰ ਆ ਗਿਆ।

ਕੁੱਕਰ ਚ ਰੋਲਾ ਠੰਡਾ ਨਾ ਹੋਜੇ ਮੱਛੀ ਪੱਕੀ ਹੋਈ ਐ ਮੁਸਤਾਨ ਫੜ ਕੇ ਲਿਆ ਸੀ ਵਹੁਟੀ ਦਾ ਕੀ ਹਾਲ ਐ ਬਹੁਤ ਚੰਗਾ ਹਾਲ ਐ ਬੱਚਾ ਬੱਚੀ ਹੋਣ ਵਾਲਾ ਐ ਤੇ ਅਕਰਮ ਦਾ ਵਿਆਹ ਹੋ ਗਿਆ

ਰੰਧਾਵਾ ਬਿਆਸ ਕੰਢੇ ਜੰਗਲ ਤੇ ਆਪਣੇ ਤਿੰਨ ਸਾਥੀਆਂ ਨਾਲ ਬੈਠਾ ਸੀ ਉਹਦੇ ਚੌਥੇ ਸਾਥੀ ਨੇ ਗੁਰਮੇਲ ਦੀ ਸੂਹ ਲੈਣ ਵਾਸਤੇ ਘੋੜਾ ਜੰਗਲ ਚੋਂ ਕੱਢਿਆ ਤੇ ਅੱਢੀ ਮਾਰ ਕੇ ਤੇ ਲਗਾਮ ਖਿੱਚ ਕੇ ਉਹਨੂੰ ਦੂਰਖੀ ਪਾਇਆ ਦੂਜੇ ਦਿਨ ਅੱਧੀ ਰਾਤ ਤੇ ਬਾਅਦ ਰੰਧਾਵਾ ਤੇ ਉਹਦੇ ਚਾਰੇ ਸਾਥੀ ਉਹਨਾਂ ਘੋੜੀਆਂ ਵਡੀ ਬੋਹੜ ਦੀ ਕਾਲੀ ਛਾਂ ਥੱਲੇ ਬੰਨਿਆ। ਇੱਕ ਸਾਥੀ ਨੂੰ ਉਹਨਾਂ ਦੀ ਰਾਖੀ ਖਿਲਾਰਿਆ। ਤੇ ਠਾਠੇ ਬਨ ਕੇ ਮੁੰਡਾ ਤੇ ਮਾਰ ਕੇ ਰਫਲਾ ਫੜ ਕੇ ਗਲੀਓ ਗਲੀ ਰੂਪੋ ਦੇ ਘਰ ਦੇ ਸਾਹਮਣੇ ਆ ਗਏ। ਤਿੰਨ ਸਾਥੀ ਬਾਹਰ ਖਲੋਤੇ ਰੰਧਾਵਾ ਕੰਧ ਟੱਪਕੇ ਅੰਦਰ ਗਿਆ। ਰੰਧਾਵੇ ਦੇ ਚੌਥੇ ਸਾਥੀ ਨੇ ਰੰਧਾਵੇ ਦੇ ਚੌਥੇ ਸਾਥੀ ਨੇ ਪਿਛਲ਼ੀ ਰਾਤ ਉਹਨੂੰ ਰੂਪੋ ਦੇ ਆਉਣ ਬਾਰੇ ਦੱਸਿਆ ਸੀ ਫਿਰ ਰੰਧਾਵਾ ਉਹਨੂੰ ਚੁੱਕਣ ਆਇਆ ਉਹਨੂੰ ਪਸੰਦ ਕਰਦਾ ਸੀ ਕਿਉਂ ਜੋ ਉਹ ਧੜੱਲੇਦਾਰ ਔਰਤ ਸੀ ਅੰਦਰੋਂ ਬੂਹਾ ਬੰਦ ਸੀ ਉਹਨੇ ਹੌਲੀ ਹੌਲੀ ਟਿੱਕ ਟਿੱਕ ਕੀਤਾ ਅੰਦਰ ਬਿਜਲੀ ਦਾ ਬਲਬ ਜਗਿਆ ਕੋਈ ਜਨਾਨੀ ਹੌਲੀ ਹੌਲੀ ਪੈਰ ਪੁੱਟਦੀ ਆਈ ਉਹਨੇ ਕੁੰਡੀ ਚੋਂ ਹੱਥ ਪਾਇਆ ਉਹਨੇ ਦਰਵਾਜਾ ਕੋਟ ਵਿੱਚੋਂ ਦੋ ਗੋਲੀਆਂ ਨਿਕਲੀਆਂ ਰੰਧਾਵੇ ਦੇ ਪੈਰ ਉਖੜੇ ਤੇ ਮੂੰਹ ਭਾਰ ਡਿੱਗਿਆ ਅੱਧਾ ਧਰ ਅੰਦਰ ਤੇ ਅੱਧਾ ਬਾਹਰ ਚੰਦਰੀਆਂ ਅੱਖਾਂ ਨੇ ਵੇਖਿਆ ਰੰਧਾਵਾ ਮਰ ਚੁੱਕਾ ਸੀ ਉਹਦੀ ਲਾਸ਼ ਤੱਤੀ

ਰੰਧਾਵੇ ਦੀ ਘੋੜੀ ਵੱਡੇ ਬੋਹੜ ਥੱਲਿਓ ਮਿਲ ਗਈ ਸੀ। ਚਾਚੇ ਸ਼ਫੀ ਨੇ ਲਾਸ਼ ਚੁੱਕੀ ਤੇ ਮਿਆਨੀ ਸੰਤ ਸਿੰਘ ਦੀ ਮੜੀ ਤੇ ਲੈ ਗਿਆ। ਲਾਸ਼ ਮੜੀ ਤੇ ਸੁੱਟ ਕੇ ਬੋਲਿਆ ਲੈ ਬਾਈ ਸੰਤ ਸੀਆ ਮੈਂ ਤੇਰੇ ਕੋਲੋਂ ਖਾਲੀ ਹੱਥ ਨਹੀਂ ਆਇਆ।

ਬਾਹਰ inspector ਚੋਪੜਾ ਵੀ ਆ ਗਿਆ ਦਰਸ਼ਨ ਸਿੰਘ ਸੂਰਜ ਚੜਦਿਆਂ ਆਪਣੇ ਪੰਜ ਜਵਾਨ ਲੈ ਕੇ ਆ ਗਏ ਗੁਰਮੇਲ ਨੇ ਉਹਨੂੰ ਰਾਤੋ ਰਾਤ ਇਤਲਾਹ ਪਹੁੰਚਾਤੀ ਕਈ photographer ਵੀ ਆਏ ਸਨ ਰੰਧਾਵੇ ਤੇ ਚਾਚੇ ਦੀ ਫੋਟੋ ਲੈ ਕੇ ਬਾਵੇ ਹੋ ਗਏ ਅੱਸੀ ਕੁ ਸਾਲਾਂ ਬਾਅਦ ਥੋੜ੍ਹੇ ਦਿਨ ਪਹਿਲੇ ਜਾਣੀ ਕਿ ਕਿਸੇ ਬੰਦੇ ਨੇ ਉਹਨਾਂ ਉੱਤੇ ਲੇਖ ਲਿਖਿਆ ਕਿ space ਸ਼ਬਦ ਦੇ ਅਰਥਾਂ ਨੂੰ ਲੈ ਕੇ ਦੋਨਾਂ ਦੇ ਮਨੋ ਜਗਤ ਦੇ ਵਿੱਚ ਕੀ ਕੀ ਫ਼ਰਕ ਸੀਗਾ ਜਦੋਂ ਆਇਨਸਟਾਇਨ space ਕਹਿੰਦਾ ਸੀ ਤਾਂ ਉਹਦੇ ਲਈ ਅਰਥ ਕੀ ਸਨ, ਜਦੋਂ ਉਹ light ਕਹਿੰਦਾ ਸੀ ਤਾਂ ਉਹਦੇ ਲਈ ਅਰਥ ਕੀ ਸਨ ਕਿਉਂਕਿ ਆਇਨਸਟਾਇਨ ਯਹੂਦੀ ਸੀ ਮੂਸਾ ਨੂੰ ਉਹ ਰੱਬ ਮਿਲਿਆ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 ਤੇ ਦੂਜੇ ਪਾਸੇ ਜੋ ਉਹਦੇ ਲਈ ਸ਼ਬਦਾਂ ਦੇ ਅਰਥ ਬਿਲਕੁਲ ਹੋਰ ਸਨ ਵੀ ਵਿਗਿਆਨ ਦੇ ਖੇਤਰ ਵਿੱਚ ਵੀ ਸ਼ਬਦਾਂ ਨੇ ਆਪਣਾ ਜਿਹੜਾ ਕਿਵੇਂ ਇੱਕ ਅਹਿਮ ਰੋਲ ਰੱਖਿਆ ਤਾਂਂ ਹੁਣ ਇਹ ਵੀ ਜਿਹੜੀ ਗੱਲ ਹੈ ਅਸੀਂ ਆਪਣੇ ਪ੍ਰਸੰਗ ਚ ਵੇਖਦੇ ਹਾਂ ਜਿਹੜਾ ਮੈਨੂੰ ਉੱਥੇ ਭੇਜਿਆ ਅੱਜ ਆਪਣੀ ਗੱਲਬਾਤ ਦਾ ਲਿਖ ਕੇ ਨਾਂ ਹਨਾ ਉਹ ਸੀ ਵੀ ਪੰਜਾਬੀ ਭਾਸ਼ਾ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

ਘੋਸ਼ਣਾ ਪੱਤਰ ਲਿਖੋ ਵੀ ਜਿਹੜੇ ਅਸੀਂ ਅਖ਼ਬਾਰ ਪੜ੍ਹਦੇ ਹਾਂ ਤੁਸੀਂ ਖ਼ਬਰਾਂ ਸੁਣਦੇ ਹੋ ਕੁਛ ਵੀ ਵੇਖਦੇ ਹੋ, ਤਾਂ ਸ਼ਬਦ ਜੋ ਵੇਖਣ ਨੂੰ ਸਹਿਜ ਸੁਭਾਅ ਨੇ ਉਹ ਸਹਿਜ ਸੁਭਾਅ ਨਹੀਂ ਹਨ, ਉਹ ਇੱਕ ਤਰ੍ਹਾਂ ਦੀ ਘਾੜਤ ਘੜ ਰਹੇ ਨੇ। ਮਿਸਾਲ ਵਜੋਂ ਪੰਜਾਬੀ ਦੇ ਅਖ਼ਬਾਰ ਚੁੱਕ ਕੇ ਵੇਖੋ ਉੱਨੀ ਸੌ ਅੱਸੀ ਤੋਂ ਪਹਿਲਾਂ ਦੇ ਵੀ ਟੱਕਰ ਵਿੱਚ ਬੰਦੇ ਮਾਰੇ ਗਏ ਦੋ ਜੀਪਾਂ ਦੀ ਟੱਕਰ ਹੋ ਗਈ ਹੁਣ ਤੁਸੀਂ ਕੀ ਪੜ੍ਹੋਂਗੇ ਉਹਦੀ ਥਾਂ ਤੇ ਕਈ ਵਾਰੀ ਵਕੈਦਾ accident ਹੀ ਲਿਖਿਆ ਹੁੰਦਾ। ਵੀ ਹੁਣ ਔਰਤ ਦੀ ਥਾਂ ਤੇ ਸਾਰੇ ਪੰਜਾਬੀ ਅਖ਼ਬਾਰਾਂ ਚ ਮਹਿਲਾ ਲਿਖਿਆ ਹੁੰਦਾ। ਤੁਸੀਂ ਵੇਖਦੇ ਹੋ ਨਾ ਸਾਰੇ ਜਾਣੇ ਸ਼ਬਦ ਬਿਲਕੁਲ ਵੇਖਣ ਨੂੰ ਆਮ ਗੱਲ ਲੱਗਦੀ ਹੈ ਪਰ ਉਹ ਆਮ ਨਹੀਂ ਹੈ ਤੁਸੀਂ university ਚ ਬੈਠੇ ਹੋਏ ਹੋ ਤਾਂ ਜਿਹੜੀ ਗੱਲ ਉਹਦੇ ਨਾਲ ਜੁੜੀ ਹੋਈ ਹੈ ਉਹਦੇ ਹੋਰ ਤਰੀਕੇ ਨਾਲ ਵੇਖ ਸਕਦੇ ਹਾਂ ਜਦੋਂ ਵੀ ਪੰਜਾਬੀ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਵੱਡੀ ਜਿਹੜੀ ਗੱਲ ਬਣਦੀ ਹੈ ਉਹ ਕੀ ਬਣਦੀ ਹੈ। ਵੀ ਵਿਗਿਆਨ ਜਾਂ higher education ਪੰਜਾਬੀ ਚ ਕਿਵੇਂ ਪੜ੍ਹਾਓਂਗੇ। ਪਿੱਛਲੇ ਸਾਲ ਗੁਰੂ ਗ੍ਰੰਥ ਸਾਹਿਬ university ਫ਼ਤਿਹਗੜ੍ਹ ਸਾਹਿਬ ਨੇ ਦੋ ਦਿਨਾਂ ਦਾ ਪੂਰਾ ਇਕੱਠ ਬੁਲਾਇਆ ਸਾਰੇ ਸਿਆਣੇ ਬੰਦੇ ਸੱਦੇ ਜਿਹੜੇ ਵਿਗਿਆਨ ਵਾਲੇ ਸੀ ਤੇ ਕਮਾਲ ਦੀ ਗੱਲ ਇਹ ਸੀ ਕਿ ਉੱਥੇ ਪੰਦਰਾਂ ਵੀਹਾਂ ਜਾਣਿਆਂ ਚੋਂ ਜਿੰਨੇ ਵਿਗਿਆਨ ਪੜ੍ਹਕੇ ਆਏ ਸਾਰਿਆਂ ਨੇ ਕਿਹਾ ਵੀ ਇਹ ਹੋ ਨੀ ਸਕਦਾ ਵੀ ਨੂੰ ਕੀ ਕਹੋਗੇ ਕੀ ਕਹੋਂਗੇ ਤਾਂ ਮੈਂ ਜੋ ਇੱਥੇ ਗੱਲ ਕਰਨੀ ਚਾਹੁਨਾ ਮੇਰੇ ਮਨ ਚ ਇਹੀ ਗੱਲ ਆ ਅਸਲ ਚ ਵੀ ਕੀ ਜਿਹੜੇ ਅਸੀਂ ਗੱਲ ਸੋਚਦੇ ਹਾਂ ਉਵੇਂ ਹੀ ਹੈ। ਜਿਹੜੇ ਬੰਦੇ ਬੋਲੀ ਬਾਰੇ ਕੁਛ ਵੀ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ ਕਿ ਦੁਨੀਆਂ ਦੀਆਂ ਸਾਰੀਆਂ ਬੋਲੀਆਂ ਚ ਕੁਛ ਵੀ ਘੱਟ ਵੱਧ ਵਾਲੀ ਗੱਲ ਹੈ ਨੀ ਮੂਲ ਰੂਪ ਚ ਹਰ ਬੋਲੀ ਕੋਲੇ ਗਿਣਤੀ ਦੇ ਮੂਲ ਸ਼ਬਦ ਨੇ ਧਾਤੂ ਦੇ ਜਿਹੜੀ ਤੁਹਾਨੂੰ ਸਭ ਤੋਂ ਵੱਡੀ ਲੱਗਦੀ ਹੈ ਅੰਗਰੇਜ਼ੀ, ਸਪੈਨਿਸ਼ ਉਹ ਚ ਵੀ ਲੈ ਲਓ, ਜਿਹੜੀ ਬਿਲਕੁਲ ਛੋਟੀ ਲੱਗਦੀ ਹੈ ਤੁਹਾਨੂੰ ਵੀ ਇਹ ਤਾਂ ਲੋਕਾਂ ਦੀ ਬੋਲੀ ਹੈ ਜਾਂ ਇਹ ਦੀ ਬੋਲੀ ਹੈ ਜੰਗਲਾਂ ਵਾਲਿਆਂ ਦੀ ਤੁਸੀਂ ਦੇਖੋਂਗੇ ਮੂਲ ਸ਼ਬਦਾਵਲੀ ਓਨੀ ਹੈ ਦੁਨੀਆਂ ਦੀਆਂ ਸਾਰੀਆਂ ਬੋਲੀਆਂ ਕੋਲ। ਇਹ ਭਾਸ਼ਾ ਵਿਗਿਆਨਕ ਤੌਰ ਤੇ ਸੱਚੀ ਗੱਲ ਹੈ ਦੂਜੀ ਗੱਲ ਹਰ ਬੋਲੀ ਦੇ ਬੁਲਾਰੇ ਜੇ ਉਹ ਡਰੇ ਹੋਏ ਨਹੀਂ ਹਨ ਤਾਂ ਆਪਣੀ ਬੋਲੀ ਚ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 ਪਹਿਲੀ ਗੱਲ ਤੁਹਾਡੇ ਜਾਂ ਸਾਡੇ ਸਾਰਿਆਂ ਦੇ ਮਨੋ ਜਗਤ ਦੀ ਹੈ।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 ਅਠਾਰਾਂ ਸੌ ਪੰਜਾਹ ਤੋਂ ਬਾਅਦ ਜੋ ਵੀ ਇੱਥੇ ਕੰਮ ਹੋਇਆ ਦੇ ਖੇਤਰ ਚ ਵੀ ਖ਼ਾਸ ਕਰਕੇ ਬ੍ਰਾਹਮਣ ਬੰਦਿਆਂ ਨੇ ਸੰਸਕ੍ਰਿਤ ਦੇ ਸ਼ਬਦਾਂ ਨੂੰ ਲੱਭ ਲੱਭ ਕੇ ਦੁਬਾਰੇ ਜਿਉਂਦੇ ਕੀਤਾ। ਉਹ ਲੈ ਕੇ ਆਏ ਅੱਜ ਉਹ ਜਿਹੜੇ ਬੰਦੇ ਪੰਜਾਬੀ ਚ ਲਿਖਦੇ ਨੇ ਕੁਛ ਵੀ ਗਿਆਨ ਵਿਗਿਆਨ ਦਾ ਉਹਨਾਂ ਦੇ ਸਾਰੇ ਸ਼ਬਦ ਉਸ ਤਰੀਕੇ ਦੇ ਨੇ। ਉਹ ਜਿਹੜਾ ਗਿਆਨ ਸਾਜ ਰਹੇ ਹਾਂ ਅਸੀਂ ਆਪਣੇ ਚਿੱਤੋਂ ਪੰਜਾਬੀ ਚ ਉਹ ਅਸਲ ਚ ਪੰਜਾਬੀ ਚ ਨਹੀਂ ਹੈ ਉਹਦੇ ਚ ਬਹੁਤ ਸਾਰਾ ਕੁਛ ਐਸਾ ਹੈ ਜਿਹੜਾ ਅੰਗਰੇਜ਼ੀ ਨੁਮਾ ਹੈ ਜਾਂ ਜਿਹੜਾ ਸੰਸਕ੍ਰਿਤ ਨੁਮਾ ਹੈ ਤੁਸੀਂ ਸਾਰੇ ਜਿਹੜੇ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 ਜਿੱਥੇ ਜਿਹੜੀ ਗੱਲ ਖੜੀ ਹੈ ਉੱਥੋਂ ਸਾਡੇ ਬੰਦਿਆਂ ਦੇ ਮਨ ਦੇ ਉੱਤੇੇ ਇਹ ਗੱਲ ਬੈਠੀ ਹੈ ਪੰਜਾਬੀ ਵਿਭਾਗ ਦੇ ਮੁੱਖੀ ਸਨ doctor ਪ੍ਰੇਮ ਪ੍ਰਕਾਸ਼, ਉਹਨਾਂ ਨੇ ਬਕਾਇਦਾ ਇਹ ਗੱਲ ਲਿਖੀ ਕਿ ਪੰਜਾਬੀ ਦੇ ਸ਼ਬਦ ਪੁਰਾਣੇ ਹੋ ਗਏ, ਇਹਨਾਂ ਦੇ ਕੰਡੇ ਭੁਰ ਗਏ, ਇਹ ਨਵੇਂ ਅਰਥਾਂ ਨੂੰ ਚੁੱਕਣ ਦੇ ਯੋਗ ਨਹੀਂ ਹਨ ਇਸ ਕਰਕੇ ਅਸੀਂ ਸ਼ਬਦ ਸੰਸਕ੍ਰਿਤ ਤੋਂ ਉਧਾਰੇ ਲਵਾਂਗੇ ਉੱਥੇ ਜਿਹੜੇ ਨੌਜਵਾਨ ਵਿਦਿਆਰਥੀ ਸੀਗੇ ਉਹਨਾਂ ਦੀ ਇੱਕ ਸਭਾ ਬਣਾਈ ਉਹਦਾ ਨਾਂ ਰੱਖਿਆ ਯੁਵਕ ਸਭਾ। ਉਹਨਾਂ ਨੂੰ ਜਵਾਨੀ ਨਹੀਂ ਜਾਂ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਹੁਣ ਇਹ ਇੱਕ ਸ਼ਬਦ ਵੇਖ ਕੇ ਤੁਸੀਂ ਸਮਝੋ ਕਿ ਹੁਣ ਜਦੋਂ ਵੀ ਕੋਈ ਯੂਨਿਵਰਸਟੀਆਂ ਚ ਕਾਲਜਾਂ ਚ ਜੋ ਵੀ ਵਿਦਿਆਰਥੀਆਂ ਦਾ ਕੋਈ ਮੁਕਾਬਲਾ ਹੁੰਦਾ ਹੈ ਉਹ ਯੁਵਕ ਮੇਲਾ ਹੀ ਹੈ ਉਹਨਾਂ ਲਈ ਤੈਅ ਕਰਤਾ ਹਾਲਾਂਕਿ ਜੇ ਜਵਾਨੀ ਰੱਖਿਆ ਹੁੰਦਾ ਤਾਂ ਦੋਨੇਂ ਮੁੰਡੇ ਕੁੜੀਆਂ ਉਹ ਚ ਆ ਸਕਦੇ ਸੀ। ਹੁਣ ਉਹ ਇੱਕ ਵਚਨ ਹੈ ਪੁਲਿੰਗ ਹੈ। ਤਾਂ ਏਦਾਂ ਦੀਆਂ ਤੁਸੀਂ ਗੱਲਾਂ ਸਾਰੇ ਜਾਣੇ ਆਪ ਲੱਭ ਸਕਦੇ ਹੋ ਕਿ ਸਾਡੇ ਜਿਹੜੇ ਬੰਦ ਗਿਆਨ ਦੇ ਖੇਤਰ ਚ ਆ ਗਏ ਉਹਨਾਂ ਦੇ ਮਨੋ ਜਗਤ ਨੇ ਕਿਵੇਂ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਇਹੋ ਜਿਹਾ ਰਾਹ ਤਿਆਰ ਕੀਤਾ, ਜਿਹਦੇ ਵਿੱਚ ਉਹ ਹੋਰ ਪਿੱਛੇ ਹੋਰ ਪਿੱਛੇ ਜਾਂਦੇ ਗਏ ਜਿਹੜਾ ਮੈਨੂੰ ਲੱਗਦਾ ਹੁੰਦਾ ਵੀ ਜਿੱਦਾਂ ਜੇ ਬੰਦੇ ਦੇ ਮਨ ਨੂੰ ਕੋਈ ਡਰ ਨਹੀਂ ਹੈ ਕੋਈ ਝਿਜਕ ਨਹੀਂ ਹੈ ਤਾਂ ਉਹ ਗੱਲ ਆਪਣੇ ਲੋਕਾਂ ਨੂੰ ਕਹਿ ਸਕਦਾ ਹੈ ਮੈਂ ਵਾਰ ਵਾਰ university ਚ ਵੇਖਿਆ ਵੀ ਜਿਹਨਾਂ ਬੰਦਿਆਂ ਨੇ ਕਿਸੇ ਵੀ ਕੰਮ ਦੇ ਉੱਤੇ PhD ਕਰੀ ਜਿਹੜੀ ਉਹਨੂੰ ਪੁੱਛਿਆ ਵੀ ਤੂੰ ਆਪਣੀ ਪੜ੍ਹਾਈ ਨੂੰ ਪੰਜਾਬੀ ਚ ਸਮਝਾ ਲਗਪਗ ਸਾਰਿਆਂ ਨੇ ਕਿਹਾ ਵੀ ਯਾਰ ਨਾ ਪੰਜਾਬੀ ਚ ਗੱਲ ਨੀ ਬਣਦੀ।

ਤਾਂ ਕੀ ਹੈ ਇਹਦੇ ਚ ਜੇ ਤਾਂ ਇੱਕ ਬੰਦਾ ਨਹੀਂ ਕਹਿ ਸਕਦਾ ਫਿਰ ਤਾਂ ਕੋਈ ਬੰਦੇ ਚ ਨੁਕਸ ਹੈ ਜੇ ਖ਼ਾਸ ਇਲਾਕੇ ਦੇ ਜਾਂ ਖ਼ਾਸ ਕਿਸੇ ਅਦਾਰੇ ਦੇ ਬੰਦੇ ਨੀ ਕਹਿ ਸਕਦੇ ਤਾਂਂ ਉਹਦੇ ਚ ਨੁਕਸ ਹੈ।

BSC ਹੈ ਉਹ ਸਾਰੀ ਇਕੱਲੀਆਂ ਕੁੜੀਆਂ ਵਾਸਤੇ ਹੈ ਲਗਪਗ ਅੱਠ ਬੈਚਾਂ ਨੂੰ ਮੈਂ ਪੜ੍ਹਾਇਆ ਤਾਂ ਹਰ ਵਾਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਆਓ ਤੇ ਊੜਾ ਆੜਾ ਲਿਖ ਕੇ ਦਿਖਾ ਦਓ ਫਿਰ ਕਿਹਾ ਵੀ ਆਪਣੇ ਕੋਲੋਂ ਬਿਨਾਂ ਰੁੱਕਿਆਂ ਦਸ ਵਾਕ ਪੰਜਾਬੀ ਵਿੱਚ ਲਿਖ ਦਿਓ ਤੀਜਾ ਉਹਨਾਂ ਨੂੰ ਕਿਹਾ ਵੀ ਬਿਨਾਂ ਰੁਕ ਰੁਕੇ ਤੋਂ ਤੁਸੀਂ ਵੀਹ ਰੰਗਾਂ ਦੇ ਨਾਂ ਲੈ ਦਓ ਕੁੜੀਆਂ ਹੋਣ ਦੇ ਨਾਤੇੇ ਚਾਲੀ ਚਾਲੀ ਤੀਹ ਤੀਹ ਜਮਾਤਾਂ ਚੋਂ ਕਦੇ ਕੋਈ ਇੱਕ ਅੱਧਾ ਨਿਕਲਦਾ ਸੀ ਬੱਚਾ ਇੱਕ ਤਾਂ ਇਹ ਹੋ ਗਿਆ ਨਾ ਕਿ ਸਰਕਾਰਾਂ ਦੀ ਚਾਲ ਹੈ, ਵਿਦਵਾਨਾਂ ਦੀ ਘਾਟ ਹੈ ਉਹ ਇੱਕ ਹੋਰ ਗੱਲ ਹੈ ਸਾਡਾ ਜਿਹੜਾ ਆਪਣਾ ਵਤੀਰਾ ਹੈ ਜਿਹੜਾ, ਜਿਹੜਾ ਸਾਡਾ ਵਿਹਾਰ ਹੈ ਉਹਦਾ ਵੱਡਾ ਰੌਲਾ ਹੈ। ਸਾਡਾ ਇੱਕ ਮਿੱਤਰ ਪਾਕਿਸਤਾਨ ਗਿਆ ਤੇ ਉੱਥੇ ਇੱਕ ਪ੍ਰੋਫ਼ੈਸ਼ਰ ਨੇ ਉਹਨੂੰ ਕਿਹਾ ਪੰਜਾਬ ਜਦੋਂ ਪਹਿਲਾਂ ਸੀ ਸਿੱਖਾਂ ਨੂੰ ਕਹਿ ਰਿਹਾ ਕਹਿੰਦਾ ਉਹ ਗੱਲਾਂ ਨੂੰ ਵਿਆਹੁੰਦੇ ਸਨ। ਜੋ ਗੱਲ ਕਹੀ ਉਹਨੂੰ ਪੂਰੀ ਕਰਦੇ ਸੀ, ਹੁਣ ਤੁਸੀਂ ਗੱਲਾਂ ਹੀ ਕਰਦੇ ਹੋ।

ਮੁਹਾਵਰਿਆਂ ਦੀ ਵਰਤੋਂ ਬਹੁਤ ਘੱਟ ਆ ਉਹਦੇ ਚ। ਤਾਂ ਇਹ ਗੱਲ ਨੂੰ ਜੋੜ ਕੇ ਦੇਖਿਆ ਕਿ ਅਸਲ ਸਾਨੂੰ ਵੱਧ ਬੋਲਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਸਾਨੂੰ ਗੱਲ ਨੂੰ ਸਮਝ ਕੇ ਸਮਝਾਉਣ ਦਾ ਰੌਲਾ ਨਹੀਂ ਹੁੰਦਾ, ਸਾਨੂੰ ਜਿੰਨਾ ਸਮਾਂ ਮਿਲਿਆ ਹੈ ਉਹਨੂੰ ਭਰਨ ਦਾ ਰੌਲਾ ਹੁੰਦਾ ਹੈ।

ਜੋ ਤੁਸੀਂ ਮਹਿਸੂਸ ਕੀਤਾ ਉਹ ਤੁਸੀਂ ਨਿਚੋੜਨਾ ਹੈ ਤੁਹਾਡੀ ਸਮਰਥਾ ਜੋ ਉਹਨੂੰ ਨਿਚੋੜਨ ਦੀ ਦੋ ਵਾਕਾਂ ਤੋਂ ਵੱਧ ਕੇ ਹੀ ਹੈ ਇਹਦਾ ਮਤਲਬ ਗੱਲ ਚ ਖ਼ਰਾਬੀ ਹੈ ਕੋਈ ਕਿਉਂਕਿ ਜਿਹੜੀ ਹੈ ਕਿਸੇ ਬੰਦੇ ਦੀ ਬੋਲੀ ਤੇ ਉਹ ਮਾਂ ਬੋਲੀ ਤਾਂ ਹੀ ਹੈ ਉਹਦੀ ਜੇ ਨਿਬੜ ਜਾਏ ਗੱਲ ਇੱਕੋ ਵਾਰੀ ਚ ਹੀ ਜੇ ਅਧੂਰੀ ਰਹਿ ਗਈ ਗੱਲ ਕਹਿਣ ਚ ਇਹਦਾ ਮਤਲਬ ਬੋਲੀ ਨਹੀਂ ਆ ਰਹੀ। ਤੇ ਅਸੀਂ ਜਦੋਂ ਸਿੱਖਦੇ ਹਾਂ ਬੋਲੀ ਉਹਦੇ ਚ ਇਕੱਲਾ ਇਹ ਨੀ ਕਿ ਸ਼ਬਦ ਹੋਰ ਆ ਗਏ, ਇਹ ਨੀ ਕਿ ਮਨ ਦੇ ਉੱਤੇ ਇੱਕ ਦੂਜਿਆਂ ਦਾ ਅਸਰ ਪੈ ਗਿਆ, ਪੰਜਾਬੀ ਚ ਨਹੀਂ ਹੋਣੀ ਇੱਕ ਆਖਰਲੀ ਗੱਲ ਹੈ ਇਹਦੇ ਚ ਵੀ ਜਿੰਨੀ ਵਰਤੀ ਜਾ ਰਹੀ ਹੈ ਉਹਦੇ ਜਿਹੜਾ ਨਿਭਾ ਹੈ ਉਹਦੇ ਵਿੱਚ ਵੀ ਮੁਸ਼ਕਲ ਆਉਂਦੀ ਹੈ। ਇੱਕ ਜਿਹੜੀ ਹੋਰ ਇਹਦੇ ਨਾਲ, ਕਿ ਜਿੱਦਾਂ ਹੋ ਸਕਦਾ ਤੁਹਾਡੇ ਬਹੁਤਿਆਂ ਦੇ ਇਹ ਗੱਲ ਕੰਮ ਦੀ ਨਾ ਹੋਵੇ ਪਰ ਮੈਂ ਕਈ ਥਾਂ ਕਹਿੰਦਾ ਕਿ ਮੰਨ ਲਓ ਅਸੀਂ ਜੋ ਬੈਠੇ ਹਾਂ ਸਾਨੂੰ ਇਹ ਗੱਲ ਦੀ ਜ਼ਿੰਮੇਵਾਰੀ ਪੈ ਜਾਏ, ਪੰਜਾਬੀ ਦੇ ਬੁਲਾਰੇ ਹੋਣ ਦੇ ਨਾਤੇ ਕਿ ਅਸੀਂ ਪੰਜਾਬੀ ਸਿਖਾਉਣੀ ਹੈ ਆਪਣੀ ਅਗਲੀ ਪੀੜ੍ਹੀ ਨੂੰ ਜਾਂ ਕਿਸੇ ਵੀ ਗ਼ੈਰ ਪੰਜਾਬੀ ਨੂੰ ਤਦ ਸਾਡੀ ਸਮਰਥਾ ਕਿੰਨੀ ਹੈ। ਮੈਂ ਬਾਹਰ ਦੋ ਮੁਲਕਾਂ ਚ ਜਾ ਕੇ ਦੇਖਿਆ ਇੰਗਲੈਂਡ ਤੇ ਅਸਟ੍ਰੇਲੀਆ ਚ ਸਭ ਤੋਂ ਵੱਧ ਸਾਡੇ ਬੰਦੇ ਇੰਗਲੈਂਡ ਚ ਹੀ ਮਿਹਨਤ ਕਰ ਰਹੇ ਨੇ ਜਿਹੜੇ ਇੱਧਰੋਂ retire ਹੋ ਕੇ ਗਏ ਹੋ ਨੇ ਪ੍ਰੋਫੈਸ਼ਰ ਮਾਸਟਰ ਉਹ ਸਾਰੇ ਇੱਕ ਤਰ੍ਹਾਂ ਨਾਲ ਸੇਵਾ ਕਰ ਰਹੇ ਨੇ ਪੰਜਾਬੀ ਸਿਖਾਉਣ ਦੀ ਉੱਥੇ ਮੁਸ਼ਕਲ ਕਿੱਥੇ ਆ ਮੁਸ਼ਕਲ ਇਸ ਗੱਲ ਦੀ ਹੈ ਕਿ ਉਹ ਪੰਜਾਬੀ ਬੋਲਣ ਤੇ ਜਾਣਦੇ ਹੈ। ਪਰ ਜਦੋਂ ਸਿਖਾਉਣੀ ਹੈ ਬੋਲੀ ਤਾਂ ਉਹਨੂੰ ਬੰਦੇ ਨੂੰ ਉਹਦਾ ਵਿਆਕਰਨ ਆਉਣਾ ਚਾਹੀਦਾ। ਕਿਉਂਕਿ ਜਿਹੜੇ ਬੰਦਿਆਂ ਦੀ ਬੋਲੀ ਮਾਂ ਬੋਲੀ ਪੰਜਾਬੀ ਨਹੀਂ ਹੈ ਦੂਜੀ ਬੋਲੀ ਪੜ੍ਹਾਓ ਤੁਸੀਂ ਤਰ੍ਹਾਂ ਨਾਲ ਤਾਂ ਉਹ ਬੋਲੀ ਪੜ੍ਹਾਉਣ ਵਾਸਤੇ ਜਾਂ ਬੋਲੀ ਦੱਸਣ ਵਾਸਤੇ ਅੱਗੇ ਸਮਝਾਉਣ ਵਾਸਤੇ ਉਹਦਾ ਬੰਦੇ ਨੂੰ ਵਿਆਕਰਨ ਆਉਣਾ ਚਾਹੀਦਾ। ਤੇ ਮੇਰੇ ਖਿਆਲ ਚ ਮੈਂ ਆਪ ਵੀ ਇਹ ਗੱਲ ਹੰਡਾਈ ਹੈ ਕਿ ਜਿੰਨਾ ਡਰ ਸਾਨੂੰ ਵਿਆਕਰਨ ਤੋਂ ਲੱਗਦਾ ਹੈ ਮੇਰਾ ਨੀ ਖਿਆਲ ਕਿਸੇ ਬੋਲੀ ਹੋਰ ਕੋਈ ਲੱਗਦਾ ਹੋਵੇ ਇਹ ਗੱਲ ਹੈ ਕੁਛ ਏਦਾਂ ਦੀ

ਪੰਜਾਬੀ ਬੋਲੀ ਨੂੰ ਤੁਸੀਂ ਤੁਹਾਨੂੰ ਕੁਛ ਵੀ ਕਹਿ ਦਿਆਂ ਵੀ ਇੱਥੇ ਆ ਜਾ ਭਾਈ ਪੰਜਾਬੀ ਦੇ ਤਿੰਨ ਚਾਰ ਅੱਖਰ ਲਿਖ ਦੇ ਲਿਖ ਕੇ ਬੋਲਦੇ ਸਭ ਨੂੰ ਝਟਕਾ ਲੱਗੇਗਾ ਇੱਕ ਵਾਰੀ ਹਨਾ। ਖ਼ਾਸ ਕਰਕੇ ਦੂਜੀ ਤੀਜੀ ਪੰਗਤੀ ਦੇ ਅਖ਼ੀਰ ਤੇ ਜਾ ਕੇ ਕਿ ਨਹੀਂ ਲੱਗਦਾ ਕਿ ਨਹੀਂ ਲੱਗਦਾ, ਲੱਗਦਾ ਹੈ ਨਾ ਬਸ ਉਹ ਗੱਲ ਦੇਖਣ ਵਾਲੀ ਹੈ ਦੂਜੀ ਇਹ ਹੈ ਜਿਹੜਾ ਵਿਆਕਰਨ ਵਾਲਾ ਚੱਕਰ ਹੈ ਵੀ ਸਮਝਾਵਾਂਗੇ ਕਿਵੇਂ ਤੀਜਾ ਜਦੋਂ ਅਸੀਂ ਕਿਸੇ ਚੀਜ਼ਾਂ ਦਾ ਨਾਂ ਬਦਲਦੇ ਹਾਂ ਆਪਦੀ ਬੋਲੀ ਚ ਲੈ ਕੇ ਆਉਂਦੇ ਹਾਂ ਤਾਂ ਸਾਨੂੰ ਕੀ ਮਹਿਸੂਸ ਹੁੰਦਾ ਜਾਂ ਸਾਡੇ ਪ੍ਰੋਫ਼ੈਸ਼ਰਾਂ ਨੂੰ ਵੀ ਹੁੰਦਾ। ਮੈਂ ਸਭ ਥਾਂ ਜਾ ਕੇ ਇੱਕੋ ਗੱਲ ਬੋਲਦਾਂ ਜਿਹੜੀ ਉਹ ਅੱਜ ਇੱਥੇ ਬੋਲਣੀ ਹੈ ਇੱਕ ਸਾਡੇੇ ਸਾਹਮਣੇ ਆਇਆ ਥੋੜ੍ਹੇ ਚਿਰ ਪਹਿਲਾਂ ਤਾਂ ਬੰਦੇ ਪੰਜਾਬੀ ਚ ਨਾਂ ਧਰਨ ਦੀ ਕੋਸ਼ਿਸ਼ ਕਰਦੇ ਹੈ ਕਰਕੇ ਵੇਖਿਓ ਤਾਂ ਕੀ ਕਰਦੇ ਹੈ ਜਿਹੜਾ ਸਾਡੇ ਮਨ ਤੇ ਡਰ ਹੈ ਇੱਕ ਦੂਜੇ ਪਾਸੇ ਦਾ ਉਹ ਕਿਵੇਂ ਪਤਾ ਲੱਗਦਾ ਹੈ ਮੈਂ ਕਈਆਂ ਸਰਤਾਂ ਦੇ ਮਾਮਲੇ ਚ ਵੇਖਿਆ ਕਿ ਜਿਹੜੇ ਬੰਦੇ ਅਨਪੜ੍ਹ ਨੇ ਉਹ ਕਿੰਨੇ ਸੌਖਾ ਨਾਂ ਧਰਦੇ ਨੇ। ਜੇ ਉਹਨਾਂ ਨੂੰ ਸਾਹਮਣੇ ਦਿਓ ਤੁਸੀਂ ਦੱਸੋ ਨਾ ਕਿ ਇਹ ਕੀ ਹੈ ਉਹਨਾਂ ਨੂੰ ਉਹ ਚੀਜ਼ ਕਿਸੇ ਹੋਰ ਨੂੰ ਦੱਸਣੀ ਪੈ ਜਾਏ ਵੀ ਇਹ ਕੀ ਹੈ, ਉਹ ਆਪੇ ਉਹਦਾ ਨਾਂ ਉਸੇ ਘੜੀ ਧਰ ਦੇਣਗੇ, ਬਿਲਕੁਲ ਚਿਰ ਨੀ ਲੱਗਦਾ ਉਹਨਾਂ ਨੂੰ। ਸਾਨੂੰ ਲੱਗੇਗਾ ਵੀ ਇਹ ਉਹ ਇਹ actually ਨਾ ਇਹ actually ਕੁਛ ਵੀ ਨੀ ਹੁੰਦਾ ਤਾਂ ਆਪਣਾ ਡਰ ਸਭ ਤੋਂ ਪਹਿਲਾਂ ਆ ਗਿਆ ਹੁੰਦਾ ਵੀ ਇਹ ਭਾਈ ਕੀ ਹੈ ਅਨਪੜ੍ਹ ਬੰਦਾ ਹੋਊਗਾ ਉਹਨੂੰ ਪਤਾ ਕਿ ਇਹ ਤਸਵੀਰਾਂ ਖਿਚਦਾ ਹੈ ਤਾਂ ਉਹ ਕੀ ਕਹੇਗਾ ਇਹਦਾ। ਉਹਨੇ ਇਹਨੂੰ ਕਹਿਣਾ ਸਿੱਧਾ ਰੂਪ ਇਹੀ ਹੋਣਾ ਗਾ ਵੀ ਇਹ ਗੱਲਾਂ ਕਰਨ ਦੇ ਕੰਮ ਆਉਣਾ ਹੈ, ਇਹਨੂੰ ਗੱਲੂ ਕਹਿ ਦੇਣਾ, ਇਹਨੂੰ ਬੋਲੂ ਕਹਿ ਦੇਣਾ ਸਾਡੇ ਮਨ ਚ ਕੀ ਵਸ ਗਿਆ ਵੀ ਇਹ ਮਾਈਕ੍ਰੋਫ਼ੋਨ ਆ।

ਹਾਂਜੀ ਸਤਿ ਸ਼੍ਰੀ ਅਕਾਲ ਮਿੰਨੀ, ਠੀਕ ਆ ਵਧੀਆ ਤੁਸੀ ਦੱਸੋ, ਮੈਂ ਵੀ ਠੀਕ ਆ ਹੋਰ ਕੀ ਕਰ ਰਹੇ ਸੀ ਗੇ